ਫਿਰ ਬੱਚਿਆਂ ਨੂੰ ਕੁੱਜ ਕਹਿ ਵੀ ਨੀ ਸਕਦੇ ਉਹ ਪਗਾਨੇ ਜਿਹੇ ਲਹਿ ਆਉਂਦਾ ਉਂਗਲਾਂ ਤੇ ਚੜ੍ਹਾ ਲਹਿੰਦਾ । ਥੋੜੀ ਦੇਰ ਚੜ੍ਹਉਂਦਾ ਆ ਫਿਰ ਬਾਅਦ ਚੋ ਲਾਹ ਕੇ ਸੁੱਟ ਦਿੰਦਾ ਆ . ਉਹਦਾ ਵੀ ਉਹੀ ਹਾਲ ਆ ।

ਆਹ . ਹਮ ਖੀਰ ਖੁਰ ਬਣਾਈ ਏ ਭੈਣਜੀ ਸਾਗ ਖੀਰ ਬਨਾਲੀ ਜੇ?

ਆਹੋ ਰਸੋਈ ਵੱਲ ਆਉਣਾ ਖੀਰ ਬਣਾਦੇਗਾ ਸਾਗ ਅਸੀਂ ਬਜ਼ਾਰੋਂ ਮੰਗਵਾਲਾਗੇ ਸਾਗ ਤੇ ਮੱਕੀ ਦੀ ਰੋਟੀ । ਅਸੀਂ ਤਾ ਇਹੋ ਕੰਮ ਕਰਨਾ ਅਸੀਂ ਕਹਿੜਾ ਗੁਡੀਆਂ ਵਦਾਨੀਆ ਵਦਾਨੀਆ ਤੇ ਬੱਚਿਆਂ ਨੇ ਈ ਆ ਅਸੀਂ ਤੇ ਸਾਰੀ ਦਿਹਾੜੀ ਆਹੀ ਕੰਮ ਕਰਨਾਂ ਸਾਗ ਵੀ ਬਣਾ ਲਿਆ ਖੀਰ ਵੀ ਬਨਾਤੀ ਤੇ ਸਵੇਰੇ ਖਿਚੜੀ ਕਹਿਣ ਦਿਆਂ ਸੀ ਮੈ ਕਿਹਾ ਖਿਚੜੀ ਹੁਣ ਸਵੇਰੇ ਬਣਾਕੇ ਦਵਾਗੀ । ਬਣਾ ਮੈ ਸੱਭ ਕੁੱਜ ਦਿੱਤਾ ਆ ਖਾਣ ਵੇਲੇ ਖਾਦਾਂ ਨੀ ਜਾਣਾ ਮੇਰੇ ਨਿਆਣੇ ਆ ਤੋਂ .। ਖਾਦੀਆ ਤਾ ਬਜ਼ਾਰ ਦੀਆ ਚੀਜ਼ਾਂ ਜਾਂਦੀਆਂ ਘਰ ਦੀਆ ਥੋੜੀ ਖਾਦੀਆ ਜਾਂਦੀਆਂ। ਸੰਗੇ ਤੋਂ ਤੇ ਉਤਰ ਦਾ ਨੀ ਬੱਚਿਆਂ ਗੱਲੇ ਥਲੋਂ ਕੁੱਜ ਵੀ । ਆਹੋ ਕਿ ਕਰੀ ਇਹ ਫਿਰ ਸ਼ਗੁਨ ਤੇ ਕਰਨਾ ਏ ਆ ਹਣਾ । ਖਾਣ ਭਲਾ ਨਾ ਏ ਕੁੱਜ ਸ਼ਗੁਨ ਤੇ ਕਰਨਾ ਈ ਪੈਂਦਾ ਆ ।

ਗਰਮ ਹੁੰਦੀਆਂ । ਆਹੋ

ਫਿਰ ਇਹ ਪਾਣੀ ਦੇ ਗਲਾਸੇ ਪੀਣਦੇ ਚੜ੍ਹਆਉਂਦੇ ਆਹ ਮੁੰਡਾ ਮੇਰਾ ਬਸ ਪਾਣੀ ਚੜ੍ਹਾਈ ਜਾਂਦਾ ਆ ।

ਆਖੇ ਨੀ ਲੱਗਦੇ ਬੱਚੇ । ਜੇ ਮੁੰਡਾ ਪਾਣੀ ਚੜ੍ਹਾਉਂਦਾ ਇਹ ਤਾ ਬਾਥਰੂਮ ਚ ਈ ਵੜ੍ਹਿਆ ਰਹਿੰਦਾ ਹੋਣਾ ਫਿਰ?

ਤੇ ਬਾਥਰੂਮ ਚ ਈ ਕੋਠੇ ਤੇ ਉਤੇ ਬਾਥਰੂਮ ਬਣੇ ਹਣਾ ਮੇਰੇ ਨਾਲ ਨਾਲ ਬਾਥਰੂਮ ਕਰੀ ਜਾਂਦਾ ਗੁਡੀ ਵਧਾਈ ਜਾਂਦਾ। ਅੱਛਾ ਨਾਲ ਨਾਲ ਪੀ ਜਾਂਦਾ ਨਾਲ ਨਾਲ ਕਰੀ ਜਾਂਦਾ । ਹੋਰ ਨਾਲ ਨਾਲ ਕੱਢੀ ਜਾਂਦਾ ।

ਹੋਰ ਇਹਨੇ ਕਰਨਾ ਵੀ ਕਿ ਆ । ਆਹੋ ਪਾਣੀ ਬੜਾ ਚੜ੍ਹਾਉਂਦਾ ਆ । ਦੁੱਧ ਦਾ ਤਾ ਇਹਨੂੰ ਗਲਾਸ ਗੱਲੇ ਥਲੋ ਨੀ ਉਤਰ ਦਾ ਜੇ ਦੁੱਧ ਦਾ ਕਹਿਦੋ ਤੇ ਕੁਜ ਹੋਣ ਲੱਗ ਪੈਂਦਾ ਇਹਨੂੰ ਉਲਟੀਆਂ ਈ ਮਾਰਨ ਲੱਗ ਪੈਂਦਾ ਕਹਿੰਦਾ ਮੇਨੂ ਉਲਟੀ ਆਉਂਦੀ ਆ । ਉਲਟੀ ਆਉਂਦੀ ਏਥੈ ਇਹਨੂੰ ।

ਨਹੀਂ ਨਾ ਪੀਂਦਾ ਕਹਿੰਦਾ ਮੈਨੂੰ ਉਲਟੀਆਂ ਆਉਣ ਲੱਗ ਪੈਂਦੀਆਂ ਦੁੱਧ ਵੇਖ ਕੇ ।

ਕਈ ਤਰਾਂ ਦੇ ਪਾਊਡਰ ਜੇ ਲਿਆ ਕੇ ਦਿੰਦੀ ਇਹਨੂੰ ਕਈ ਕੁਜ ਪਰ ਪੀਂਦਾ ਈ ਨੀ ਆਖੇ ਈ ਨੀ ਲੱਗਦਾ ਕੇ । ਉਹਨੂੰ ਚੰਗਾ ਈ ਨੀ ਲੱਗਦਾ ।

ਕਰੋਗੇ ਤੇ ਵਧੀਆ ਰਹੋਗੇ । ਹਮ ਅੱਛਾ ਜੀ । ਵੇਖਦੀ ਆ ਕੁਜ ਹੋਰ ਲਿਆ ਕੇ ਦੇਖਦੀ ਫਿਰ ਆਖੇ ਤੇ ਲੱਗਦਾ ਨੀ । ਚਲੋ ਚਲੋ ਕੋਈ ਨਾ ਲੱਗਜੇ ਗਾ ਆਖੇ । ਰੱਬ ਮਿਹਰ ਬਾਨ ਤੇ ਅੱਲਾ ਪਹਿਲਵਾਨ ।

ਹੋਰ ਰਾਤ ਦੀ ਤਿਆਰੀ ਕਰਲੀ ਲੋੜਹੀ ਲਾੜੀ ਬਾਲਣ ਦੀ? ਬੇਠੈ ਆ ਅਸੀਂ ਤੇ ਉਹ ਲੱਕੜਾ ਲਹਿਣ ਗਏ ਬਸ ਲਹਿ ਕੇ ਆਉਂਦੇ ਤੇ ਲਵਾਂਦੇ ਚ ਪਾਈਏ ਤੇ ਕਰੀਏ ਕੰਮ ।

ਆਹੋ

ਇਹ ਜਲਦੀ ਆਉਣ ਲੋੜਹੀ ਬਾਲੀ ਇਹ ਆਹ ਠੰਡ ਵੀ ਠੰਡ ਵੀ ਬੜੀ ਹੋਗੀ ਐਤਕੀ । ਹੁਣ ਮੂੰਗਫਲੀ ਨਾ ਖਾਏ ਉਹ ਭੈਣੀਜੀ ਹੁਣ ਮੂੰਗਫਲੀ ਨਾ ਖਾਇਓ ਹੁਣ ਨਾ ਮੂੰਗਫਲੀ ਖਾਣ ਬਹਿ ਜਿਓ ਕੀਤੇ ਮਾੜਾ ਜੇਹਾ ਸ਼ਗੁਨ ਈ ਕਰਿਓ ਖਾਇਓ ਨਾ । ਜਾਹਿਦਾ ਨੀ ਕਰਾਂਗੇ ਜਾਹਦਾ ਨੀ ਕਰਾਂਗੇ । ਅੱਛਾ ਥੋੜੇ ਜਿਹੇ ਖਾ ਲਿਓ ਉਹ ਵੀ ਖੁਸ਼ਕ ਹੁੰਦੇ ਹਣਾ ਗੱਲੇ ਨੂੰ ਲਗਦੇ ਆ । ਚਲੋ ਠੀਕਾ ਭੈਣਜੀ ਫਿਰ ਚੰਗਾ । ਠੀਕ ਚੰਗਾ ।ਸਤਿ ਸ਼੍ਰੀ ਅਕਾਲ । ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ । ਸਹੀ ਹੈ ਨਵੀਨ ਜੇ ਤੁਹਾਨੂੰ ਮੈਂ ਪਿਛਲੇ ਪੇਰੇ ਵਿਚ ਦਸਿਆ ਹੀ ਸੀਗਾ ਵੀ ਲੋਕ ਨਾਚ ਅਤੇ ਊਨਾ ਬਾਰੇ ਇਸ ਜਿਂਵੇ ਕਿ ਮੈਂ ਤੁਹਾਨੂੰ ਦਸਿਆ ਜਾਰੇਹਾ ਸਮੀ ਸਮੀ ਏਕ ਨਾਚ ਹੈ ਜੋ ਕੀ ਨਚੇਯਾ ਜਾਂਦਾ ਹੈ ਇਸ ਤਰ੍ਹਾਂ ਦੇ ਪ੍ਰਸਿੱਧ ਲੋਕ ਨਾਚ ਵਿਚ ਵਿਚੋਂ ਸਮੀ ਵੀ ਇਕ ਲੋਕ ਨਾਚ ਹੈਂ ਇਹ ਲੋਕ ਨਾਚ ਸਾਂਝੇ ਪੰਜਾਬ ਦੇ ਪੱਛਮੀ ਭਾਗ ਜੋ ਹੁਣ ਪਾਕਿਸਤਾਨ ਵਿਚ ਹੈ

ਇਸੀ ਪ੍ਰਕਾਰ ਇਹ ਕੁੜੀਆਂ ਕਿਸੇ ਵੀ ਥਾਂ ਇਕਤ੍ਰ ਹੋ ਕੇ ਦੋ ਦੋ ਜੋਟੇ ਬਣਾ ਲੈਂਦੀਆਂ ਹਨ ਜਿਹੜਾ ਜੋਟਾ ਸਮੂਹ ਦੇ ਵਿਚਕਾਰ ਆ ਕੇ ਕਿਕਲੀ ਪੇਸ਼ ਕਰਦਾ ਕਰਨ ਵਾਲਾ ਹੁੰਦਾ ਹੈਂ ਉਸ ਵਿਚੋਂ ਇਕ ਕੁੜੀ ਦੂਸਰੀ ਕੁੜੀ ਦਾ ਸੱਜਾ ਹੱਥ ਅਪਣੇ ਸੱਜੇ ਹੱਥ ਵਿਚ ਅਤੇ ਉਸਦਾ ਖਬਾ ਹੱਥ ਆਪਣੈ ਖਬੀ ਤੇ ਕੁੜੀਆਂ ਫੜ ਲੈਂਦੀ ਹੈ। ਇਸੇ ਤਰ੍ਹਾਂ ਦੂਜੀ ਕੁੜੀ ਕਰਦੀ ਹੈਂ ਇਸ ਮੁਦ੍ਰਾ ਵਿਚ ਦੋਨ੍ਹਾਂ ਕੁੜੀਆਂ ਦੀਆਂ ਦੋਹਾਂ ਬਾਵਾਂ ਦੀ ਸਨ੍ਘ੍ਲੀ ਜੇੜੀ ਅਠ ਜੇਹੜੀ ਅਠ ਦੇ ਵਰਗੀ ਬਣ ਜਾਂਦੀ ਹੈਂ ਵਾਹਾਂ ਨੂ ਇਸ ਸਥਿਤੀ ਵਿਚ ਕਰਨ ਉਪਰੰਤ ਇਹੀ ਕੁੜੀਆਂ ਅਪਣੇ ਪੈਰਾਂ ਦਾ ਪਾਰ ਹੱਥ ਭਾਰ ਪੱਬਾਂ ਚ ਪਾ ਲੈਂਦੀਆਂ ਹਨ। ਇਸ ਪਰਕਾਰ ਦੀ ਮੁਦ੍ਰਾ ਵਿਚ ਸ਼ਾਰੇਰ ਡੀ ਪਰ ਨੂ ਬੰਦ ਤੂੰ ਵਾਦ ਵਾਪਸੀ ਬਹਨ ਦੀ ਬਣਾਈ ਹੁਈ ਸੁਨ੍ਘੀ ਜਾਹਿ ਟੀ ਰਖੇਯਾ ਜਾਂਦਾ ਹੈਂ ਅਤੇ ਕਿਕਲੀ ਸੰਬੰਦੀ ਪਰਮ ਪਾਰੰਪਰਿਕ ਪਰੰਪਰਿਕ ਦਾਇਕ ਲੋਗ ਗੀਤਾਂ ਦੇ ਬੋਲ ਦਾਉਚਾਰ ਕੀਤਾ ਜਾਂਦਾ ਹੈਂ ਅਜਿਹੇ ਹੀ ਕੁਜ ਲੋਕ ਗੀਤਾਂ ਵਿੱਚੋ ਏਧਰ ਉਦਰ ਜੀ ਜੀ ਛੱਡ ਕੇ ਮੁਦਰਾ ਸਿਰਜਣ ਉਛਾਲਿਆ ਜਾਂਦਾ ਹੈਂ ਕੁੜੀਆਂ ਦੇ ਇਹ ਲੋਕ ਗੀਤ ਮਾਂ ਭਰਾਂ ਇਦਾਂ ਦੇ ਅਮੁਕ ਤਿਓਹਾਰ ਦਾ ਸੰਕੇਤ ਹੁੰਦੇ ਹਨ ਅਤੇ ਨਾਲ ਨਾਲ ਸਮਾਜਿਕ ਸਭਿਆਚਾਰਕ ਅਤੇ ਰਾਜਨੇਤਿਕ ਪਰ੍ਵੰਧ ਨੀਰੁਪਾਂ ਕਰਨ ਵਾਲੀ ਹੁੰਦੀ ਹੁਣ ਇਹੀ ਕੁਛ ਉਦਾਹਰ ਨਾ ਹੁਣ ਜੈ ਸ ਐਨ ਘ੍ਨ੍ਘਾ ਚਰ ਲਿਆਈ ਵੇੰਘਾਂ ਅਸਮਾਨੀ ਮੇਰਾ ਕੱਘਰਾ ਮੈਂ ਕੇਹੜੀ ਕੀਲੀ ਟੰਗਾ ਨੀ ਮੈਂ ਐਸ ਕੀਲੀ ਟੰਗਾਂ ਨੀ ਮੈਂ ਐਸ ਕੀਲੀ ਟੰਗਾਂ ਇਸ ਤਰ੍ਹਾਂ ਘੁੰਮਦੀਆਂ ਕੁੜੀਆਂ ਦੀਆਂ ਪਹਿਨੀਆਂ ਹੁਈਆਂ ਕੱਚ ਦੀਆਂ ਵੰਗਾਂ ਛਣਕਾਰ ਪੈਦਾ ਕਰਦਿਆਂ ਹਨ ਅਤੇ ਸਿਰਾ ਤੇ ਲਇਆਂ ਚੁਨੀਆਂ ਗੱਲਾਂ ਵਿਚ ਗਾਲਾਂ ਵਿਚ ਪੈ ਕੇ ਅਤੇ ਬਾਲਾਂ ਦੀਆਂ ਗੁਣਦੀਆਂ ਗੁੱਤਾਂ ਲਮਕਦੀਆਂ ਹੋਈਆਂ ਉਹਨਾਂ ਦੇ ਮੋਡਿਆਂ ਦੇ ਹੇਠ ਨੂੰ ਗੋਲ ਆਕਾਰ ਵਿਚ ਉਡਦੀਆਂ ਹੋਈਆਂ ਰੋਚਕ ਦ੍ਰਿਸਯ ਕਾ ਸ਼ਕ ਸ਼ਾਕਰ ਕਰਦੀਆਂ ਹਨ ਏਸ ਤਰ੍ਹਾਂ ਤੇਵਰ ਜਾਫੀ ਦਾ ਇਸ ਤੇਰ੍ਹਾਂ ਤੀਵਰ ਗਤੀ ਦਾ ਗੁੱਟ ਨਾਚ ਹੈਂ ਜਿਸ ਵਿਚ ਕਿਸੇ ਵੀ ਸਾਜ ਦੀ ਲੋੜ ਨਹੀਂ ਪੈਂਦੀ ਪੇਹ੍ਰਾਵ੍ਨ ਆਦਿ ਦੀ ਵੀ ਪੁਰਾਨ ਖੁਲ ਹੁੰਦੀ ਹੋਰ

ਕੁਝ ਭੋਗੋਲਿਕ ਧਾਰਮਿਕ ਸਮਾਜਿਕ ਅਤੇ ਰਾਜਨੀਤਿਕ ਵੰਡਾਂ ਜਾਂ ਦੇ ਕਾਰਨ ਕਰਕੇ ਇਸ ਪ੍ਰਕਾਰ ਦੇ ਲੋਕ ਨਾਚਾਂ ਨੂੰ ਪੰਜਾਬ ਦੇ ਖਾਸ ਖਾਸ ਅਤੇ ਏਕ ਹੇਰਕ ਖਿਤਾਂ ਵੇਚ ਸ਼ਾਵੇਈ ਹੀ ਨਾਚੇਯਾ ਜਾਨ ਲਘ ਪਰ ਜਸ ਸੜਕੀ ਏਨਾ ਨੂ ਸਮੁੰ ਲੋਗ ਪੇਰ੍ਵਾਮਨ ਕੀ ਨਾਮਿਲ ਸਕੀ ਅਤੀ ਸਮੇ ਦੀਆਂ ਤੋਂ ਇਹਨਾਂ ਦਾ ਹੋਲੀ ਹੋਲੀ ਮਿੱਟ ਚੁਕਾ ਹੈ ਜਾਂ ਮਿੱਟ ਰਿਹਾ ਹੈ ਅਜਿਹੇ ਲੋਕ ਨਾਚਾਂ ਵਿਚੋਂ ਹੁੱਲੇ ਹੁਲਾਰੇ ਅਜੇਹਾ ਲੋਕ ਨਾਚ ਹੈਂ ਜੋ ਸਾਂਝੇ ਪੰਜਾਬ ਦੇ ਹਿੰਦੂ ਸਿਖ ਮੁਸਲਮਾਨ ਅਤੇ ਹੋਰ ਧਰਮਾਂ ਦੀਆਂ ਇਸਤਰੀਆਂ ਹੋਲੀ ਅਤੇ ਲੋਹੜੀ ਜਿਹੀ ਮੰਗਲੀਕ ਤਿਓਹਾਰਾਂ ਸਮੇਂ ਘੇਰੇ ਰੂਪ ਦੇ ਵੇਚਬੜੇ ਚਾਵਾਂ ਉਮੰਗਾਂ ਨਾਲ ਨੱਚਦੀਆਂ ਹਨ ਪੁਰਾਤਨ ਗ੍ਰੰਥਾਂ ਵੇਚ ਇਸ ਨਾਚ ਦਾ ਨਾ

ਪੁਰਾਤਨ ਗ੍ਰੰਥਾਂ ਵੇਚ ਇਸ ਨਾਚ ਦਾ ਨਾਂ ਸੀ ਅਤੇ ਇਸ ਲੋਕ ਨਾਚ ਦੀ ਪ੍ਰੰਪਰਾ ਦੇਸ਼ ਵਾਸੀਆਂ ਦੀ ਨਾਚ ਪ੍ਰਥਾ ਨਾਲ ਵੀ ਜੋੜਿ ਹੁਈ ਦਸੀ ਜਾਂਦੀ ਹੈ

ਸੱਸ ਦੇ ਸੁਹਾਰੇ ਚਲੇ ਹੁੱਲੇ, ਦਿਓਰ ਤੇ ਦਰਾਣੀ ਚਲੇ ਹੁੱਲੇ ਵੋਹਟੀ ਦੇ ਗਬਰੂ ਚਲੇ ਹੁੱਲੇ ਵੋਟੀ ਦੇ ਗਬਰੂ ਚੱਲੇ ਹੁੱਲੇ ਸੌਂਕਣ ਨਾਲ ਲੈ ਚੱਲੇ ਹੁੱਲੇ ਮੈਨੂੰ ਕੱਲੀ ਛੱਡ ਚੱਲੇ ਹੁੱਲੇ ਏਕ ਬੁਹਤ ਹੀ ਪਿਆਰਾ ਮਨ ਪਉਂਦਾ ਜਿਯਾ ਗੀਤ ਹੈ।

ਪੁਸ਼ੁਕੇਰ ਹੈਂ ਓਪੁਲ ਡੀ ਜਾ ਰਹੀ ਨੀ ਬੇ ਅਸੀਂ ਕੀਨਾ ਥਾਵਾਂ ਤੂੰ ਆਯ ਸੀ ਇਸੀ ਕੀ ਕੀ ਬਣ ਡੀ ਜਾ ਰਹੀ ਆਂ ਨਾਚੇਨ ਵਾਲੀ ਏਸ੍ਤਾਰਨਾ ਵਿਛੁੰ ਜੋ ਇਸਤਰੀ ਪੀੜ ਵਿਚ ਮੁਦ੍ਰਾਵਾਂ ਦਾ ਕਰ ਰਹੀ ਹੁੰਦੀ ਸੀ ਉਹ ਹਰ ਇਕ ਤੁਕ ਦਾ ਪਹਿਲਾ ਭਾਗ ਉਚਾਰਦੀ ਅਤੇ ਬਾਕੀ ਸਮੂਹ ਸਾਥਣਾਂ ਹੁੱਲੇ ਹੁਲਾਰੇ ਹੁਲੇ ਹੂਲੇ ਸ਼ਬਦ ਦਾ ਉਚਾਰ ਅਤੇ ਉੱਚੀ ਅਵਾਜ ਵਿਚ ਹੁੰਦੀਆਂ ਸਨ ਇਸ ਲੋਕ ਨਾਚ ਦੀਆਂ ਵਿਸ਼ੇਸ਼ ਮੁਦ੍ਰਾਵਾਂ ਹੱਥਾਂ ਦੇ ਹੁਲਾਰੇ ਲੋਕ ਮਟਕਾਉਣਾ ਪੈਰਾਂ ਨੂੰ ਠੁਮਕਾਉਣਾ ਤਾੜੀਆਂ ਮਾਰਨਾ ਤੇ ਟੀਜ਼ ਘਟੀ ਨਾਲ ਘੁਮ ਨਾ ਹੁੰਦਾਂ ਸੁਨ ਹੁਣ ਡੀ ਸੰਯੰ ਵੇਚ ਏਹੀ ਲੋਗ ਨਾ ਚਾਹੇਚ ਘਰ ਡੀ ਨਾਚ ਵੇਚ ਉਪ੍ਰੁਪੇਟ ਉਪਰੋਕਤ ਗੀਤ ਦੇ ਨਾ ਨਾਲ ਏਹੇ ਮੁਦਰਾ ਰਹਿ ਗਿਆ ਹੈ, ਜੋ ਕਿ ਅਜ ਦੇ ਸਮੇ ਵਿਚ ਸਾਨੂੰ ਇਹ ਸਬ ਕੁਛ ਨਹੀਂ ਦੇਖਣ ਨੂੰ ਮਿਲਦਾ ਪਸ੍ਚਮਿ ਪੰਜਾਬ ਵੇਚ ਪੁਨ੍ਸ੍ਲਿਕ ਰਹੀ ਇਸਤਰੀ ਲੋਗ ਨਾਚਾਂ ਵੇਚੁਨ ਲੁਦੀ ਨੂ ਵੇ ਵਾਸ਼ੇਰ ਥਾਂ ਹਾਸਲ ਸੀ ਪਾਵ੍ਯਨ ਇਹ ਨਾਚ ਮਰਦਾਂ ਦੁਆਰਾ ਵੀ ਨਾਚੇਯਨ ਜਾਨ ਦਾ ਰਹਾ ਪਰ ਅੰਤੁ ਇਸਤਰੀ ਦਾ ਸੁਨ੍ਚਾਰ ਟੀ ਪਰ੍ਨ੍ਘ ਤਾ ਅੰਦਰ ਵਖਰੀ ਕਿਸਮ ਦਾ ਮੰਜ਼ਰ ਮਨ ਮੁਹਕ ਹੁੰਦਾ ਸੀ ਇਸ ਤੇਰ੍ਹਾਂ ਕਮਾਲ ਬੋਲੀ ਜਾ ਤਪੀ ਡੀ ਵਾ ਪਰ ਸੁਨਘ ਵਿਛੁੰ ਕਿਸਮ ਦਾ ਲੋਕ ਨਾਚ ਹੁੰਦਾ ਸੀ ਜੋ ਵਾਂਗ ਲੁਪਤ ਹੋ ਗਿਆ ਹੈ, ਅਤੇ ਹੁਲੇ ਹੁਲਾਰੇ ਵਾਂਗ ਗੀਤ ਦੇ ਵਿਚ ਇਕ ਮੁਦਰਾ ਤਕ ਹੀ ਲਿਮਿਟ ਕੇ ਰਹਿ ਗਿਆ ਹੈ ਇਹਨਾ ਤੋਂ ਅਲਾਵਾ ਘੂਮਰ ਅਤੇ ਸਪੇਰਾ ਜਾਂ ਨਾਗ ਵਿਚ ਲੋਕ ਨਾਚਾਂ ਦੀ ਅਸਲ ਪ੍ਰਕ੍ਰਤੀ ਨੂੰ ਸਮੇਂ ਦੇ ਚਖ ਰਨ ਨੀ ਖੰਡਾ ਦੇਤਾ ਹੈਂ ਨਾਤੇਜ੍ਯ ਵਾਜੁਨ ਏਨਾ ਦਾ ਵਖਰਾ ਸਲੋਕ ਨਿਦਾਰਕ ਕਰਨਾ ਔਖਾ ਹੋ ਗਯਾ ਹੈਂ ਮਰਦਾਵੇਂ ਲੋਕ ਨਾਚ ਦੀ ਜਿਵੇ ਕਿ ਹੁਣ ਮੈਂ ਤੁਵਾਨੁ ਦਸਣ ਜਾ ਰਿਹਾ ਮਰਦਾਵੇਂ ਲੋਕ ਨਾਚ ਦੀ ਜਿਵੇ ਕਿ ਹੁਣ ਮੈਂ ਤੁਵਾਨੁ ਦਸਣ ਜਾ ਰਿਹਾ ਜੋ ਪੰਜਾਬ ਦਾ ਮਰਦਾਂ ਮਰਦਾਂ ਦਾ ਲੋਕ ਨਾਚ ਹੈ ਪੰਜਾਬ ਦੇ ਮਰਦਾਵੇਂ ਲੋਕ ਨਾਚਾਂ ਦੀ ਆਪਣੀ ਵਖਰੀ ਪਹਿਚਾਣ ਹੈ। ਪੰਜਾਬੀਆਂ ਦੀ ਸਰੀਰਿਕ ਸੁਡੋਲਤਾ ਜੰਦਾ ਦਿਲੀ ਸਹੇਟ ਸ਼ਾਨ ਸ਼ਾਹੀ ਸਾਡੀ ਘੁਰ ਡੀ ਫੇਰ੍ਸਾਰੁਣ ਪੰਜਾਬ ਡੀ ਕਾਰਕ ਸਰ੍ਨਿਕ ਵੇਰ੍ਜ੍ਸ ਮੁਸਤ ਮੰਤ ਮੰਤਿਕਆ ਏਤੀ ਤੂੰ ਮਾਕਿਸ਼ ਪੇਰ੍ਬਿਤੀ ਡੀ ਲੋਗ ਨਾਚ ਪ੍ਰਚਲਿਤ ਰਹੇ ਹਨ। ਏਨਾ ਦੀ ਪ੍ਰੰਪਰਾ ਪ੍ਰਾਚੀਨ ਹੈਂ। ਏਨਾ ਵਿੱਚੋ ਸਮੁਚੇ ਪੰਜਾਬ ਦੇ ਜੀਵਨ ਝਲਕ ਤੇ ਇੰਖਾ ਫ੍ਲੁਨ ਪਰ੍ਘ੍ਤ ਹੁੰਦੀ ਹੁਣ ਪੁਰਬ ਏਥਾਸ੍ਘਾ ਟੀ ਇਤਹਾਸ ਸਮੇਯਨ ਦੁਰਾਨ ਪੰਜਾਬ ਵੇਚ ਕਈ ਪਰਕਾਰ ਦੀ ਉਠੇਲ ਪੁਥੇਲ ਹੁਹੀ ਪਰ ਉਨ੍ਤੁ ਪੁਜਾਬੇਯਨ ਦੀ ਜੰਜਨ ਇਹੀ ਲੋਗ ਨਾਚ ਕਯੀ ਪੂਰੇ ਤੇ ਪੂਰੇ ਅਤੇ ਕਈ ਅਰਧ ਵਿਚ ਬਚਦੇ ਬਚਾਉਂਦੇ ਅਜੇ ਸਾਡੇ ਸੱਭਿਆਚਾਰਕ ਜੀਵਨ ਦਾ ਮਹੱਤਵਪੂਰਨ ਅੰਗ ਬਣ ਚੁਕੇ ਹਨ ਹੇਠਾਂ ਕੁਝ ਜਿਵ੍ਯਨ ਕੀ ਮੈਂ ਤੁਵਾਨੁ ਦਸਣ ਜਰ੍ਹਾ ਪੰਘਰਾ ਪੰਘਰਾ ਪੰਜਾਬੀ ਘਬ੍ਰੁਆਂ ਦਾ ਪੇਰ੍ਮੁਖ ਲੋਗ ਨਾਚ ਆਯ ਇਸ ਵੇਚ ਅਪਨ੍ਯਨ ਏਥੀ ਅਖ੍ਟੀ ਹੂਯ ਸ਼ਰੀਰ ਦਾ ਪੁਨ੍ਜਾਸ੍ਹਨ ਪੇਰ੍ਦਾਰਨ ਕਰ ਸੁਨ੍ਡਨ ਸੁੰਦਰ ਪੁਸ਼ਕ ਪਹਨ ਕੀ ਅਲ੍ਵੇਲ੍ਯ ਵੇਚ ਜੁਸ਼ ਬੇਟਾ ਟੀ ਹੁੰਸਾਲ੍ਯ ਭਰ ਪੁਰ ਨਾਚ ਨ੍ਘ੍ਰਾਵ੍ਨ ਹਨ ਨਾਹੀ ਹੁਣ ਬਾਕੀ ਕਹਾਣੀ ਤੁਹਾਨੂੰ ਬਾਦ ਚ ਦੱਸਾਂਗਾ ਹੁਣ ਲੈ ਧੰਨਵਾਦ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

ਜੈ ਮਸੀਹ ਜੀ ਦੀ

ਹਾਂ ਠੀਕ ਠੀਕ ਹੋਰ ਸੁਣਾਓ ਫ਼ੇਰ

ਹੋਰ?

ਹਾਂਜੀ ਬੱਚੇ ਠੀਕ ਜੇ ਹਾਂ ਤੁਹਾਨੂੰ ਪਤਾ ਹੁਣ ਕੱਪੜੇ ਫੜੇ ਹੀ ਕਿਹੇ ਦੇ ਤੇ ਜਲਦੀ ਦੇਣੇ ਸੀ ਮੈਂ ਫਟਾ ਫਟ ਸੀਅ ਦਵਾਂ, ਹਾਂਜੀ

ਮੇਰੀ ਗੱਲ ਸੁਣੋ ਦੀ ਜੀ

ਮੈਂ ਨਾ ਉਹ ਲੈਣੇ ਹੀ ਸੂਟ ਤੇ ਮੈਂ ਮਤਲਬ ਕਿਹੜੇ ਕੱਪੜੇ ਚ ਲਵਾਂ, ਦੋ ਸੂਟ ਲੈਣੇ, ਮੇਹਾ ਦੀਦੀ ਵੀ ਸਿਲਾਈ ਕਰਦੇ ਤਾਹਨੂੰ ਪਤਾਆ ਵਧਿਆ

ਤੇ ਮਹੇ ਦੀਦੀ ਨਾਲ ਗੱਲ ਕਰਕੇਤੇ ਓਹਨਾ ਨੂੰ ਪੁੱਛਦੀ ਆ.

ਹਾਂ ਓਹੀ ਜੇ ਸੋਫਤ ਕੱਪੜਾ ਤੇ ਓਹੀ ਆ

ਹਾਂਜੀ ਮੈਂ ਓਦਾਂ ਓਸੇ ਕੱਪੜੇ ਲੈਕੇ ਰੱਖਿਆ ਤੇ ਮੇਰਾ ਸਗੋਂ ਆਪਣਾ ਸੀਨ ਦਾ ਟਾਈਮ ਨਹੀਂ ਲੱਗਣ ਦਿਆ ਨਹੀਂ ਤੁਹੀਂ ਆਪਣਾ ਨਾ ਸਿਉ ਦੂਜਿਆਂ ਦਾ ਸੀਨਾ ਆ ਮੇਰੇ ਭੂਆ ਦੇ ਪਿੰਡ program ਏ ਮੈਂ ਸਗੋਂ ਓਥੇ ਜਾਣਾ ਸੀ ਤੇ ਮੈਂ ਕਿਹਾ ਲੈ ਲੇਨੀ ਆ ਸੂਟ ਨਵਾਂ ਤੇ ਉਹ ਲੈਕੇ ਤੇ ਰੱਖਿਆ ਤੇ ਹਜੇ ਮੇਰਾ ਆਪਣਾ ਸੀਨ ਦਾ ਟਾਈਮ ਨਹੀਂ ਲੱਗਣ ਦੇਆ ਦੋ ਸੂਟ ਮੇਰੇ ਆਪਣੇ ਸੀਨ ਵਾਲੇ ਪਏ ਆ ਤੇ ਭੈਣਾਂ ਆ ਜਾਂਦੀਆਂ ਕਾਹਲੀਆਂ ਕਾਹਲੀਆਂ ਤੇ ਫੇਰ ਓਹਨਾ ਦੇ ਮੇਰੀ ਗੱਲ ਸੁਣੋ ਹਾਂ

ਪਤਲੀਆਂ ਪਤਲੀਆਂ ਠੀਕ ਆ ਨਹੀਂ ਫਰਾਕ ਵਿਚ ਤੇ ਮੈਵਿ ਬਥੇਰੀ ਮੋਟੀ ਲਗਣ ਡਈ ਜਿਹੜੀ ਅੱਜ ਪਾਏ ਹੀ ਨੀ ਨੀ ਦੀਦੀ ਤੁਸੀ ਬੜੇ ਸੋਹਣੇ ਲੱਗਣ ਦਏ ਸੀ

ਉਹ ਕਹਿੰਦੀ ਛੇ ਸੋ ਸਾਡੇ ਛੇ ਸੋ ਮੰਗਦੀ ਹੀ

ਮੈਂ ਉਹਨਾ ਨੂੰ ਕਿਹਾ ਹੀ ਚਾਰ ਸੋ ਲੀਲੋਂ

ਮੰਨੇ ਨੀ ਪਰ ਸੋਹਣਾ ਬੜਾ ਸੀ ਫਰਾਕ ਸੂਟ

ਚਲ ਛੱਡ ਪਰਾ